ਠੀਕ ਆ ਰਮਨਜੀਤ ਹੋਰ ਦਸ ਸਾਰਾ ਦਿਨ ਹੋਰ ਕਿ ਕਰਦੇ ਰਹੀ ਕਰਨਾ ਕਿ ਆ ਜਾਨੁ ਨੂੰ ਮੈਂ ਲਾਯਾ ਕੱਪੜੇ ਧੋਣ ਧੁੱਪੇ ਬਿਠਾਇਆ ਮੈਂ ਕਿਹਾ ਧੁੱਪੇ ਬੈ ਕੇ ਧੋ ਕਪੜੇ ਤੋਂਦਾਂ ਆ

ਹਮ ਤੇਰਾ ਕਾਮ ਸਰ ਗਿਆ ਸਰਦਾ ਪਿਉਂ ਕੇ ਮੈਂ ਵੇਹਲੀ ਗੂਠਾ ਚੁੰਗਾਂ ਦੇ ਪੈਂਦੀ ਆ ਹਨੁ ਬੂਸੀ ਰੱਖਦੇ ਆ ਹਮ ਹੋਰ ਘਰੇ ਕਾਮ ਲਗਾ ਹੁਣ ਕੋਇਨੀ ਵਧੀਆ ਟਰੈਂਡ ਹੋਜੂਗੀ ਜੇ ਸੱਸ ਮਾੜੀ ਪਏਗੀ ਤਾ ਧੱਕਾ ਨਾ ਖਾਉਂਗੀ

ਹਮ ਹੋਰ ਵੀ ਵਧੀਆ ਹੋਰ ਨਵੀਂ ਤਾਜ਼ੀ ਨਵੀਂ ਤਾਜ਼ੀ ਮੈਂ ਤੈਨੂੰ ਕਿਥੇ ਦੱਸਾਂ ਮੈਂ ਤਾ ਸਵੇੱਰ ਦੇ ਅੰਦਰ ਸੁੱਤੀ ਸੀ ਬਾਹਰ ਨਿਕਲਦੇ ਤੇ ਨਵੀਂ ਤਾਜ਼ੀ ਦਾ ਪਤਾ ਲਗਦਾ ਦਾਦੀ ਤੇਰੀ ਈ ਸੀ ਉਹ ਦਸ ਦੀ ਸੀਸੁਤਾ ਸਤਾ ਦੀਆ ਗੱਲਾਂ ਮੇਰੀ ਕੁੜੀ ਨੂੰ ਮਾਰਾ ਸੁਤ ਦਿਤਾ ਮੇਰੀਆਂ ਨੂੰਹ ਨੇ ਹੋਰ ਤਾ ਕੋਈ ਨਵੀਂ ਤਾਜ਼ੀ ਨੀ ਆ

ਹੁਨਸ਼ਾਮ ਨੂੰ ਆ ਕੇ ਦੱਸੇਗੀ ਜਿਹੜੇ ਕ ਦਿਲ ਹੋਰ ਭੜਾਸ ਹੋਏਗੀ

ਇਕ ਗਿਰਦਾ ਓਹਨੇ ਸ਼ਮ ਨੂੰ ਮਾਰਨਾ ਇਕ ਸਵੇਰ ਨੂੰ ਮਾਰਨਾ

ਆਹ ਏਡੀਆਂ ਨੂੰਹਾਂ ਨੇ ਇਹਨੂੰ ਦੁਪਹਿਰੇ ਟੈਮ ਨਾਲ ਰੋਟੀ ਦਿਤੀ ਸੀ ਕੇ ਨਹੀਂ ਦਿਤੀ

ਹੋਰ ਚਾਲ ਠੀਕ ਆ ਮੈਂ ਬਾਦ ਚੋ ਕਰਦੀ ਆ

ਹਾਲੋ ਹਾਂਜੀ ਬੀਬੀ ਕਿ ਹਾਲ ਹੈ

ਹਾਂ ਠੀਕ ਹੈ ਤੁਸੀ ਸੁਣਾਓ ਸਾਡਾ ਵੀ ਠੀਕ ਆ ਔਰ ਬੱਚਿਆਂ ਦਾ ਸੁਣਾਓ ਹਾਂ ਬੱਚੇ ਵੀ ਠੀਕ ਏ ਠੀਕ ਠਾਕ ਆ ਕਿ ਕਾਰੋਬਾਰ ਕਰੀਦਾ ਕਾਰੋਬਾਰ ਘਰ ਦਾ ਹੀ ਘਰੋਂ ਵਿਚ ਨਿਆਣੇ ਟਾਈਮ ਨਹੀਂ ਲੱਗਣ ਦੇਦੇ ਹਾ ਹੈ ਹਾਂ ਹਾਂ

ਏਡੇ ਏਡੇ ਲੰਬੇ ਦਿਨ ਕਦੇ ਮੁਕਦੇ ਨੀ ਕੀਤੇ ਸਾਰੀ ਦਿਹਾੜੀ ਕਦੇ ਇਥੇ ਖਲੋ ਕਦੇ ਉਥੇ ਖਲੋ

ਸਾਡੇ ਗਵਾਂਢੀ ਅਗੇ ਆਖਦੇ ਕਿ ਤੂੰ ਤਾ ਕਦੇ ਬਾਹਰ ਹੀ ਨੀ ਨਿਕਲਦੀ ਮੈ ਕਯਾ ਬਾਹਰ ਕਿ ਨਿਕਲੀਏ ਜੀ ਹੀ ਨੀ ਕਰਦਾ ਨਿਕਲ ਨੂੰ ਹਾਂ ਚਾਦਰਾ ਚ ਕਹਿੰਦੀ ਰਾਇਦਾ ਹੈ ਜਿਵੇ ਓ ਵੀ ਕਹੰਡਾਈ ਅਜ ਨੀ ਸੀ ਚਾਦਰ ਕੜੇ ਮੈ ਕਯਾ ਕੋਈ ਨੀ ਕੱਢ ਲਿਆ ਗੇ ਹਾਰ ਕੇ ਹੁਣ ਚਾਦਰ ਲਾਈ ਹੈ ਚਲੋ ਚਾਦਰ ਦੇ ਆਰੇ ਲਗੇ ਰਾਈਦਾ ਵਾ ਮਾੜਾ ਮੋਟਾ ਹੱਥ ਮਾਰੀਦਾ ਵਾ ਆਹੋ ਹੋ ਟੈਮ ਪਾਸ ਹੋ ਜਾਂਦਾ ਵਾ ਆਹੋ ਉਸ ਤਰਾਂ ਵੀ ਤੇ ਬਹ ਰਾਇਦਾ ਵਾ ਚਲੋ ਬੰਦਾ ਹੱਥ ਚਾਦਰ ਕੱਢਦਾ ਕੁੜਦਾ ਰਹਿੰਦਾ ਆ ਜੀ ਲਗਾ ਰਹਿਂਦਾ ਆ ਸਾਰੀ ਦਿਹਾੜੀ, ਦਿਹਾੜੀ ਨੀ ਮੁਕਦੀ ਕੀਤੇ ਸਾਰੀ ਦਿਹਾੜੀ ਅਕ ਜਾਈਦਾ ਹੈ ਬੈ ਬੈ ਕੇ

ਕਦੇ ਲੰਮੇ ਪੈ ਗਏ ਕਦੇ ਬੈ ਗਏ ਕਦੇ ਪੰਮੀ ਨੂ ਕਯਾ ਚਾਦਰ ਲਿਆ, ਚਾਦਰ ਕਢਿਆ ਕਰੀਏ ਓਨੇ ਫੇਰ ਲਿਆਂਦੀ ਚਾਦਰ ਪੰਮੀ ਨੇ ਲ੍ਯਾਈ ਚਾਦਰ ਫੇਰ ਓਦੇ ਨਾਲ ਕੱਢਣੀ ਆ ਪੜਾਈ ਕਰ ਰਹੀ ਆ ਲਿਕਣੀ ਹੋ ਗਈ ਇਕ ਕਨੀ ਦੀ ਦੂਜੀ ਨੂ ਲਾਯਾ ਹੈ ਹੱਥ ਲਿਆਂਦੀ ਕਿਥੋਂ ਬਜਾਰੋਂ ਨਈ ਇਥੋਂ ਪੇੰਡ ਚੋ ਲਈ ਐ ਅੱਛਾ ਅੱਛਾ ਕੌਣ ਲਿਆਂਦਾ ਚਾਦਰਾਂ ਬੀਬੀ ਇਥੇ ਪਿੰਡ ਚ ਓ ਹੈ ਕੇ ਨੀ ਓਧਰ ਰੁਮਾਲੇ ਵਾਲਾ ਹਲਵਾਈ ਜੇੜਾ ਮੁੰਡਾ ਓਦੀ ਘਰ ਦੇ ਕੋਲੋਂ ਲਿਆਂਦੀ ਆ ਆਹੋ ਜੋ ਗੇਨੇ ਮਾਰਨੇ ਆਲਾ ਓ ਪਰਲੇ ਮਹਲੇ ਵਾਲੇ ਜੋ ਗਿਣ ਮਾਲੇ ਵਾਲਾ ਹੈ ਆਹੋ ਹੋਣੀਆਂ ਨੇ ਓਦੇ ਕੋਲ ਹੋਰ ਵੀ

ਪੈਸੇ ਤੇ ਪੰਜ ਸੋ ਰੁਪਈਆ ਲੈਣਾ ਵਾ ਪਰ ਪਾ ਕਮ ਬੜਾ ਵਾ ਹਮ ਓਦਾਂ ਸੀਟਾ ਵੇਖੀ ਕਿੰਨਾ ਹਾਂ ਕਮ ਬੜਾ ਆ ਓਹਨੂੰ

ਕਾਲੇ ਧਾਗੇ ਵਾਲੀ ਜਿਹੜੀਆਂ ਨੇ ਉਹ ਪਤਲੀ ਬਹੁਤ ਹੁੰਦੀਆਂ ਉਹ ਹੌਂਸਲੇ ਨਾਲ ਬੜੀ ਨਿਕਲਦੀਆਂ ਨੇ।

ਓਦੇ ਤੇ ਹੱਥ ਬੜਾ ਜਿਲਾ ਜਿਲਾ ਬੜਾ ਹੱਥ ਚਲਦਾ ਵਾ ਓਦੇ ਤੇ ਆਹੋ ਏਦੇ ਤੇ ਆਪ ਦੋਹਰੇ ਧਾਗੇ ਵਾਲੀ ਹੋਏ ਤੇ ਮਿੰਟ ਮਿੰਟ ਜਾਂਦੀ ਚਾਦਰ

ਉਦਾ ਡਰ ਰਹਿੰਦਾ ਕਿ ਕੀਤੇ ਵਿਰਲੀ ਨਾ ਹੋਜੇ ਕੀਤੇ, ਹੋਰ ਨਾ ਹੋਜੇ ਕੀਤੇ

ਇਲਾ ਨੂੰ ਵਿਖਾਲਣ ਗਏ ਤਾ ਚਾਦਰ ਤਾ ਕਾਹਦੀ ਕਾਲਾ ਧਾਗਾ ਲਾਓ ਇਹਨੇ ਮੁੜ ਕੇ ਓਨੁ ਵਿਖਾ ਕੇ ਆਈ ਜਿਦੇ ਕੋਲ ਚਾਦਰ ਲਿਆਂਦੀ ਆਂਦੀ ਏਨੂੰ ਦੋਹਰਾ ਡੰਡਾ ਪੈਣਾ ਵਾ ਸਾਰਾ ਨਾ ਪਾਯੋ ਭੀ ਪੈਸੇ ਕਟ ਲੈਣੇ ਜੇ ਓਨੇ

ਮੈ ਅਸੀਂ ਤੇ ਅਗੇ ਡੋਰਾ ਪਾੰਡੇਏ ਆ ਇੰਝ ਨੀ ਕਾਰਾ ਪਾਂਦੇ

ਆਹੋ ਠੀਕ ਆ ਉਹ ਕਾਹਦੀ ਮੈ ਤਾ ਉਹ ਕਾਹਦੀ ਮੈ ਤਾ ਕਾਰਾ ਹੀ ਕਰਨਾ ਮੈ ਕਿਹਾ ਕਰ ਤੂੰ ਓ ਵੀ ਕਰਦੀ ਉਹ ਕਾਹਦੀ ਆਵੀ ਕਰਦੀ ਰਾਹੁ ਆਵੀ ਫਰ ਜਾਂਢਾ ਕੱਢ ਰਹੀ ਹੈ ਉਹ ਤਾ ਕੱਢਣਾ ਹੀ ਹੈ ਆਹੋ ਨਾਲੇ ਐਵੇ ਐਨੀ ਮਿਹਨਤ ਵੀ ਕਰਨੀ ਤੇ ਪੈਹੇ ਘੱਟ ਲੈਣੇ ਤੇਰੇ।

ਅੱਖਾਂ ਚ ਤਾ ਧਾਗਾ ਅੱਗੇ ਹੀ ਚੱਜ ਨਾਲ ਨਹੀਂ ਪੈਂਦਾ।

ਮਿਹਨਤ ਬੜੀ ਉਹਦੀ ਰਾਤ ਨੂੰ ਨਿਬਰ ਦੀ ਬੀਬੀ ਚਾਦਰ।

ਸਾਡੀ ਚਾਦਰ ਨੀ ਲਿਬੜਦੀ ਰਾਤ ਨੂੰ ਵੀ ਕੱਢਦੇ ਰਹੇ ਨਾ ਉੱਥੇ। ਰਾਤ ਨੂੰ ਵੀ ਲੋਹੇ ਵਿੱਚੋ ਚਾਦਰਾ ਕੱਢਦੇ ਰਹੇ ਦੀਵੇ ਦੀ ਲੋਏ ਜਦੋ ਨੀਂਦ ਨਾ ਆਵੇ ਚਾਦਰਾ ਨੂੰ ਘੜੀ ਲਾਦੋ ਰਾਤ ਚਾਦਰ ਨੂੰ ਲਾਦੋ ਘੜੀ

ਹੁਣ ਤੇ ਦਿਨੇਂ ਨਹੀਂ ਧਾਗਾ ਪੈਂਦਾ ਤੇ ਰਾਤ ਕਿਥੋਂ ਕੱਢਣੀ।

ਆਹੋ ਹੋਰ ਨੀ ਚੱਲੋ ਮਾੜਾ ਮੋਟਾ ਕੰਮ ਕਰ ਲਾਈਦਾ ਵਾ।

ਧਨ ਹੀ ਬੜਾ ਕਹਿੰਦਾ ਬੜਾ ਧਨ ਆ ਚੱਲ ਆ ਕੇ ਬੰਦਾ ਆਰੇ ਲੱਗਾ ਰਹਿੰਦਾ ਇਹਨਾਂ ਦਾ ਟਾਇਮ ਪਾਸ ਨਹੀਂ ਹੁੰਦਾ। ਅਸੀਂ ਤਾ ਅੱਪ ਬੜੀ ਚਾਦਰ ਕੱਢਦੇ ਰਹੇ ਆ ਹੁਣ ਮੈਨੂੰ ਪੰਮੀ ਕਹਿ ਰਹੀ ਸੀ ਦੀਦੀ ਚਾਦਰ ਲੈ ਆਈਏ ਮੈਂ ਕਿਹਾ ਕੋਈ ਨੀ ਲਿਆਇਆ ਕਰਾਂਗੇ ਕੱਡਿਆ ਕਰਾਂਗੇ। ਹਾਂ ਠੀਕ ਠਾਕ ਆ ਧੰਨਵਾਦ ਇਹਦਾ ਭਰਦਾ

ਰੱਬ ਨੇ ਚੱਲੋ ਹੱਥ ਪੈਰ ਠੀਕ ਠਾਕ ਤਾ ਦਿੱਤੇ ਆ ਰੱਬ ਨੇ ਚਲੋ ਘਰੇ ਤੇ ਕੰਮ ਕਰੀ ਦਾ ਵਾ ਕਿਉਂਕਿ ਵਹੁੱਟੀ ਇੱਥੇ ਨੀ ਹੈਗੀ ਵਹੁੱਟੀ ਪੇਕੇ ਗਈ ਆ ਉਹਦੀ ਭੈਣ ਦਾ ਵਿਆਹ ਹੋਇਆ

ਸਹੁਰੇ ਉਹਨੇ ਰਹਿਣਾ ਆ ਤੇ ਮੁੰਡਾ ਫੋਨ ਕਰਦਾ ਰਹਿੰਦਾ ਵਾ ਕਿ ਆਉਂਦੀ ਨੀ ਕੀ ਆਉਂਦੀ ਨੀ ਉਹਨਾਂ ਦਾ ਕੰਮ ਕੁਮ ਕਰਕੇ ਸਵਾਰ ਕੇ ਹੀ ਆਊਗੀ ਹੁਣ ਲੈਕੇ ਸਮਾਨ ਸਮੂਨ। ਆਹੋ ਉਹਦੀ ਮੈ ਕੰਡ ਕੰਡ ਹੀ ਮੈ ਝਾਤੀ ਨੀ ਕਦੀ ਦੇਖੀ ਭੈਣ ਦਾ ਵਿਆਹ ਵਾ ਤੇ ਉਹਦਾ ਚਾਚਾ ਬੜਾ ਫੋਨ ਕਰਦਾ ਸੀ ਕਿ ਤੂੰ ਆਜਾ ਆਜਾ ਅੱਗੇ ਤੇ ਚਲੋ ਭਰਜਾਈ ਨੂੰ ਨੀ ਤਾ ਭਰਜਾਈ ਦੇ ਨਾਲ ਦੁੱਖ ਸੁੱਖ ਦੀ ਕਈ ਗੱਲਾਂ ਕਰ ਲੈਂਦੇ ਤੇ ਸਲਾਹ ਕਰ ਲੈਂਦੇ ਹੀ ਉਹਦੇ ਨਾਲ ਓ ਕਹਿੰਦੇ ਓਦੇ ਥਾਂ ਤੇ ਤਾ ਤੂ ਹੀ ਆ ਤੇਰੇ ਨਾਲ ਸੁੱਖ ਸਲਾਹ ਕਰਨੀ ਆ ਅਸੀਂ ਹੁਣ ਕਿੰਦੇ ਨਾਲ ਕ ਰੀਏ ਕਿਹੜਾ ਹੋਰ ਬੰਦਾ ਵਾ ਜਿਹਦੇ ਨਾਲ ਅਸੀਂ ਕਰੀਏ ਸਲਾਵਾ

ਦੁਪਹਿਰੇ ਵੀ ਗਯਾ ਸੀ ਮੁੰਡਾ ਫੋਨ ਕਰਨ ਕਰਦੀ ਹੀ ਨਹੀਂ ਸੀ ਕਿ ਆਉਂਦੀ ਨੀ ਸੀ ਆਂਦੀ ਪੁੱਤ ਮੈ ਸਮਾਨ ਸਮੂਨ ਉਹਨਾਂ ਨੂੰ ਲੈਕੇ ਸੈੱਟ ਕਰਕੇ ਫਿਰ ਦੇਕੇ ਆਵਾਂਗੀ ਹੁਣ ਕੀ ਕਰਾਂ ਹੁਣ ਮੈ ਮੰਗਲਵਾਰ ਆਵਾਂਗੇ ਤੇ ਕਹਿੰਦੀ ਫਿਰ ਤੈਨੂੰ ਵੀ ਨਾਲ ਲੈ ਜਾਵਾਂਗੇ।

ਮੁੰਡੇ ਦਾ ਨੀ ਜੀ ਲੱਗਦਾ ਉੱਥੇ।

ਨਿਆਣੇ ਬੜਾ ਸਤਾਉਂਦੇ ਆ ਉਹ ਕਹਿੰਦਾ ਮੇਰਾ ਨੀ ਉੱਥੇ ਜੀ ਲਗਦਾ ਮੈਂ ਨੀ ਉੱਥੇ ਜਾਣਾ

ਨਾਨੀ ਦੇ ਨਾਲ ਹੈ ਸੀਗਾ

ਹਾਂ ਕਿ ਕਰੰਦੇ ਐ ਨਾਨੀ ਹੈ ਨਈ ਉਦੀ ਦੀਦੀ ਹੁਣ ਕੇ ਹੈ ਵਾ ਨਾਨੀ ਏਦੀ ਓ ਪਿੱਛੇ ਜੋ ਨੀ ਮਰ ਗਈ

ਹੋ ਚਲਿਆ ਹੈ ਓਨੁ ਪੰਝ ਛੈ ਮਹੀਨੇ ਸਾਲ ਹੀ ਹੋ ਚਲਿਆ ਹੁਣ ਸਾਲ ਪਿੱਛੇ ਮਰੀ ਸੀਗੀ ਆਹੋ ਨਾਨੀ ਹੈ ਤੇ ਮਾਂ ਉਦੀ ਨੂੰ ਪਹਿਲਾ attack ਹੋਇਆ ਸੀਗਾ ਤੇ ਦਵਾਈ ਦੁਈ ਖਾਦੀ ਸੀਗੀ attack ਸੀ ਥੋੜਾ ਬਹੁਤਾ ਫਿਰਨ ਤੁਰਨ ਫਿਰ ਮੁੜ ਕੇ sugar ਦਾ ਹੋ ਗਯਾ attack ਫੇਰ ਬਹੁਤਾ ਕਮ ਵੱਧ ਗਯਾ ਫੇਰ ਏਥੇ ਗੁਰਦਾਸਪੂਰੇ ਖੜੀ ਸੀ ਤੇ ਓਨਾ ਨੇ ਟੀਕਾ ਲਾਤਾ sugar ਤੇ ਫੇਰ ਜ਼ਿਆਦਾ ਫੇਰ ਚਾਲੂ ਹੋ ਗਏ attack ਹੋਣੇ ਬੜਾ ਵਿਚਾਰੇ ਨੇ ਨਠੇ ਭੱਜਦੇ ਫਿਰਦੇ ਰਹੇ ਆ ਨਈ ਬਚਨੀ ਹੋਂਦੀ ਤੇ ਢੋ ਲਗ ਜਾਂਦਾ ਪਾਟੀ ਗਈ ਬੰਦੇ ਦੀ ਤੇ ਫੇਰ ਢੋ ਕਿਥੋਂ ਲਗਣਾ ਸੀਗਾ

ਓ ਹੀ ਮਾਰ ਜਾਣ ਆ ਬਚਾਉਣ ਵਾਲਾ ਤੇ ਯਾ ਓ ਹੀ ਕਰਨ ਵਾਲਾ ਕਿ ਕਰਨਾ ਬਥੇਰਾ ਨਿਆਣੇ ਘਰ ਦੇ ਕਲਪਦੇ ਸੀਗੇ ਹੁਣ ਹਜੇ ਜਿਸ ਦਿਨ ਮੁੰਡੇ ਦਾ ਵਿਆਹ ਸੀਗਾ ਉਸ ਦਿਨ ਨਿਆਣਾ ਰੋਂਦਾ ਸੀਗਾ ਆਂਦਾ ਸੀ ਕੇ ਮੇਰੀ ਮਾਂ ਜ਼ਿੰਦੀ ਹੁੰਦੀ ਤੇ ਅਜੇ ਓਨੁ ਕਿੰਨਾ ਚਾ ਚੜਣਾ ਸੀਗਾ ਹਾਂ ਮਾਂ ਪਯੋ ਤਾ ਬਸ ਏਹੀ ਚਾਂਦੇ ਹੈ ਇਥੇ ਆਣ ਕੇ ਰੋਂਦਾ ਸੀ ਤੇ ਫੇਰ ਜਾਂਦੀ ਨੀ ਆਂਦੀ ਨੀ ਜਾਣਾ ਨੀ ਹਜੇ ਕਰੋ ਕਮ ਕੁਮ ਘਰ ਜਾ ਕੇ ਤੇ ਫੇਰ ਰੋਂਦਾ ਸੀ ਤੇ ਮੈ ਕਯਾ ਚਲ ਜਾ ਕੋਈ ਨੀ ਕਯੋ ਨੀ ਜਾਣਾ ਓਥੇ ਤੇਰੀ ਕੇਡੀ ਮਾਂ ਵਾ ਜਿੰਨੇ ਸਾਂਭ ਲੈਣਾ ਕਮ ਤੇ ਦੂਜੀਆਂ ਤੇ ਹੱਥ ਆ ਗਏ ਪੈਸੇ ਤੇ ਓਨਾ ਤੇ ਏਨੂੰ ਉਜਾੜ ਦੇਣਾ ਹੈ ਹਾਂਜੀ ਆ ਤੇ ਗੱਲ ਹੈ ਵਡਾ ਤੇ ਬਹੁਤਾ ਉਜਾੜੂ ਆ ਇਨਾ ਹਿਸਾਬ ਲਾ ਲੈ ਭੀ ਤਿਨ ਚਾਰ ਵਾਰਾ ਬਾਹਰ ਮਾਂ ਨੇ ਖਲਾਯਾ ਵਿਚਾਰੀ ਨੇ ਫੇਰ ਇਸ ਤਰਾਂ ਹੀ ਆ ਜਾਂਦਾ ਰਯਾ ਵਾ ਖਾਲਮਖਾਲੀ

ਪੈਸੇ ਧੇਲਾ ਨੀ ਕਦੇ ਹੱਥ ਵਿਚ ਕਿਸੀ ਮਾਸਾ ਦੇ ਹਮ ਓ ਤੇ ਆਯਾ ਦਾ ਲਿਆਯਾ ਵਾ ਕੇ ਦੋ ਨਿਆਣੇ ਨੇ ਤਿਨ ਸੱਚ ਦੋ ਕੁੜੀਆਂ ਤੇ ਇੱਕ ਮੁੰਡਾ ਆ

ਤਾਹਿ ਆਵਾਜ਼ ਆ ਰਾਈ ਕਿ ਮਾਮੀ ਨੂੰ ਸੈੱਟ ਪੈਂਦਾ ਬਾਹਰ

ਜੋ ਇਨਾ ਖਰਚਾ ਕੀਤਾ ਜੇੜਾ ਹਿਸਾਬ ਹੀ ਨਈ ਆਹੋ ਓ ਤੇ ਹੈ ok ਚੰਗਾ ਫੇਰ ਠੇਰ ਕੇ ਕਰਨੇ ਆ ਠੀਕ ਹੈ